ਅਹ ਤੁਹਾਨੂੰ ਨਾ tractor ਭਰ ਕੇ Kurkure lays ਸਾਰਾ ਕੁੱਝ ਲੈ ਕੇ ਆਉੰਗਾ

ਅਹ ਤੇ ਉਹ ਨਾ ਰੋਟੀ ਬਣਾਉਂਦੀ ਹੁੰਦੀ ਆ ਤੇ ਉਹਦੀ ਜਿਹੜੀ ਚਾਚੇ ਦੇ ਮੁੰਡੇ ਹੁੰਦੇ ਆ ਜਵਾਕ ਹੁਣੇ ਆ ਤਿੰਨ ਚਾਰ ਹੁਣੇ ਆ ਉਹਨਾ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੇ ਰੋਟੀ ਖਾਕੇ ਜਾਣਾ ਹੁੰਦਾ ਹਨਾ ਤੇ

ਵਿਰਕ ਨੇ ਵੀ ਜਾਣਾ ਹੁੰਦਾ ਉਹ ਪਹਿਲਾਂ ਰੋਟੀ ਐਮੀ ਵਿਰਕ ਨਾ ਰੋਟੀਆਂ ਖਾਣ ਤੋਂ ਹੱਟਦਾ ਹੀ ਨਹੀਂ ਹੁੰਦਾ ਹੈਗਾ ਹਨਾ ਰੋਟੀਆਂ ਖਾਈ ਜਾਂਦਾ ਹੁੰਦਾ ਜਵਾਕ ਸਕੂਲ ਜਾਣ ਤੋਂ ਲੇਟ ਹੁੰਦੇ ਆ ਤੇ ਉਹਦੀ ਚਾਚੀ ਕਹੀ ਜਾਂਦੀ ਹੁੰਦੀ ਆ ਕੀ ਉਹਦਾ ਢਿਡ ਆ ਕੇ ਟੋਆ ਹਨਾ ਤੇ ਐਮੀ ਵਿਰਕ ਛੋਟੇ ਛੋਟੇ ਜਵਾਕ ਉਹਨਾ ਨੂੰ ਲਾਲਚ ਦਿੰਦਾ ਹੁੰਦਾ ਵੀ ਜਦ ਮੈਂ ਨਾ job ਲੱਗ ਗਿਆ ਨਾ ਕਹਿੰਦਾ ਨਾ ਖਾਣੇ ਪੀਣੇ ਦੀ ਕੋਈ tension ਨੀ ਲੈਣੀ ਖੁੱਲਾ ਖਾਇਆ ਪਿਆ ਕਰੋ ਤੇ ਹਨਾ

ਮਤਲਬ ਕੀ ਉਹ ਨਾ ਫੇਰ ਨਾ ਉਹ ਜਿਹੜੇ ਉਸਦੇ ਜਵਾਕ ਹੁੰਦੇ ਆ ਨਾ ਸਾਰੀ ਨਾ ਰੋਟੀ ਉਹਨੂੰ ਦੇ ਦਿੰਦੇ ਆ

ਤੇ ਜਦੋਂ ਆ ਗੱਲ ਸੁਣ ਲੈਂਦੀ ਆ ਉਹਦੀ ਮੰਮੀ ਨਿਆਣੇਆਂ ਦੀ ਮੰਮੀ ਸੁਣ ਲੈਂਦੀ ਆ ਫਿਰ ਉਹ ਉਹਨੂੰ ਬਹੁਤ ਖਿਜਦੀ ਹੁੰਦੀ ਆ ਵੀ ਤੂੰ ਇਹਨਾ ਨੂੰ ਗਲਤ ਗਲਤ ਗੱਲਾਂ ਸਿਖਾਂਦਾ ਕਿਉਂ ਆਂ ਵੀ ਮਤਲਬ ਪੜ੍ਹਨ ਦੇ ਚੰਗੀ ਤਰ੍ਹਾਂ ਇਹਨਾ ਨੂੰ ਵੀ ਇਹਨਾ ਨੇ ਵੀ ਪੜ੍ਹਕੇ ਵੀ ਚੰਗਾ ਆਦਮੀ ਬਣਨਾ

ਤੇ ਫਿਰ ਉਹ ਮੁੰਡਾ ਬਹਾਨਾ ਵੀ ਲਾਉਂਦਾ ਹੁੰਦਾ ਵੀ ਮੰਮੀ ਮੈਂ ਜਾਣਾ ਨੀ ਸਕੂਲ ਵੀ ਮੇਰ ਢਿੱਡ ਚ ਦਰਦ ਹੁੰਦਾ ਫਿਰ ਉਹਦੀ ਮੰਮੀ ਕਹਿੰਦੀ ਹੁੰਦੀ ਆ

ਚੱਲ ਸਕੂਲ ਸਿੱਧਾ ਹੋਕੇ ਵੀ ਤੈ ਪੜ੍ਹ ਲਿਖ ਕੇ ਇਹੀ ਕੰਮ ਨਹੀਂ ਕਰਨੇ ਹੈਗੇ ਵੀ ਬੜਾ ਆਦਮੀ ਬਣਨਾ ਤੈ

ਤੇ ਜਦੋਂ ਉਹ ਚਲ ਫੇਰ ਜਦੋਂ ਐਮੀ ਵਿਰਕ ਹੁਣੀ ਜਦੋਂ ਨਰਮਾ ਚੁੱਗ ਚੁਗਦੇ ਖੇਤਾਂ ਵਿੱਚ ਜਾਂਦੇ ਹੁਣੇ ਆ

ਦੱਸਦਾ ਹੁੰਦਾ ਕੁੜੀ ਨੂੰ ਵੀ ਮੈਂ

ਵੀ ਮੈਨੂੰ ਪੜ੍ਹਨ ਚ interest ਨਹੀਂ ਹੈਗਾ ਵੀ ਜਿਆਦਾ ਚੱਲ ਘਰ ਦੇ ਕੰਮ ਵਗੈਰਾ ਮੈਂ ਕਰ ਲੈਂਦਾ ਹੁੰਦਾ ਤੇ ਫੇਰ ਉਹ ਜਦੋਂ

ਕੁੜੀ ਕਹਿੰਦੀ ਹੁੰਦੀ ਆ ਵੀ ਨਹੀਂ ਵੀ ਤੂੰ ਘਰ ਦੇ ਕੰਮ ਹੀ ਨਹੀਂ ਕਰਨੇ ਹੈਗੇ ਤੂੰ ਪੜ੍ਹ ਲਿਖ ਕੇ ਆਪਣਾ ਨਾ ਤੇ ਕਿ ਉਹ ਤੇਰੀ ਜਮੀਨ ਮਤਲਬ ਛਡਵਾ ਤੇ ਤੇ ਜਿਹੜਾ ਤੇਰੇ ਪਿਤਾ ਦਾ ਸੁਫਨਾ ਉਹ ਪੂਰਾ ਕਰ ਜਿਹੜੀ ਜਮੀਨ ਤੂੰ ਦਿੱਤੀ ਹੋਈ ਆ ਕਿਸੇ ਨੂੰ ਤੇ ਉਹ ਵਾਪਿਸ

ਹਾਂਜੀ ਤੇ ਉਹ ਕੁੜੀ ਨਾ ਉਹਨੂੰ ਫੋਜੀ ਬਣਨ ਲਈ ਕਹਿੰਦੀ ਹੁੰਦੀ ਆ ਤੇ ਮਤਲਬ ਕੀ ਉਹ ਨਾ

ਉਹਨੇ ਮਤਲਬ ਕੇ ਕੁੜੀ ਨੂੰ ਪਿਆਰ ਕਰਨ ਤੇ ਮੁੰਡਾ ਵੀ ਦੋਨੋ ਇੱਕ ਦੁੱਜੇ ਨੂੰ ਤੇ ਹਨਾ

ਇੱਕ ਕੁੜੀ ਉਹਨੂੰ ਕਹਿੰਦੀ ਹੁੰਦੀ ਏ ਵੀ ਪੜ੍ਹ ਲਿਖ ਕੇ ਨਾ ਬੜਾ ਆਦਮੀ ਬਣਜਾ ਕਹਿੰਦੀ ਫਿਰ ਮੈਂ ਤੇਰੇ ਨਾਲ ਉਹ ਕਰੁਂਗੀ ਤੇ ਹਨਾ

ਤੇਕੁੜੀ ਹਨਾ ਕਿਸੀ ਦੇ ਘਰ ਕਿਸੀ ਦੇ ਘਰ ਜਾ ਕੇ ਪੋਚੇ ਵਗੈਰਾ ਲਾਉਂਦੀ ਹੁੰਦੀ ਆ ਤੇ

ਐਮੀ ਵਿਰਕ ਦੇ ਉਹਦੇ ਦੋਸਤ ਦਾ ਵੀ ਵਿਆਹ ਹੋ ਜਾਂਦਾ ਜਦੋਂ ਜਦੋਂ ਦੋਸਤ ਦਾ ਵਿਆਹ ਹੁੰਦਾ ਤੇ ਕਈ ਤੀਵੀਆਂ ਕਹਿੰਦੀਆਂ ਹੁੰਦੀਆਂ ਵੀ ਇਹ ਵਿਗੜਿਆ ਹੋਇਆ ਬਹੁਤ ਆ ਤੇ ਇਹਨੂੰ ਆਪਣੇ ਵਸ ਚ ਕਰਕੇ ਰੱਖੀ ਤੇ ਉਹ ਕੁੜੀ ਕਹਿੰਦੀ ਆ ਕੋਈ ਗੱਲ ਨਹੀਂ aunty ਤੇ ਜਦੋਂ ਉਹ ਵਿਆਹ ਹੋ ਜਾਂਦਾ ਫਿਰ ਉਹ ਕਹਿੰਦਾ ਹੁੰਦਾ ਵੀ ਮੈਂ ਤਾਂ ਆਪਣੀ ਘਰਵਾਲੀ ਤੋਂ ਬਹੁਤ ਦੁਖੀ ਹੋਇਆ ਪਿਆ ਮੈਨੂੰ ਜਿਉਣ ਨਹੀਂ ਦਿੰਦੀ ਕਹਿੰਦਾ ਮੈਨੂੰ ਸਾਂਹ ਵੀ ਨਹੀਂ ਲੈਣ ਦਿੰਦੀ ਹੈਗੀ ਉਹਨੂੰ ਉਹੋ ਜਿਹੀ ਘਰਵਾਲੀ ਮਿਲਦੀ ਹੁੰਦੀ ਆ

ਵਿਆਹ ਤੋਂ ਪਹਿਲਾਂ ਤਾਂ ਉਹ ਦੂਸਰੀ ਕੁੜੀ ਲਈ ਮਤਲਬ ਟੂਣੇ ਮਾਣੇ ਕਰਦਾ ਹੁੰਦਾ ਸੀਗਾ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਮਤਲਬ ਕੀ ਚੀਨੀ ਚੁੰਨੀ ਰੱਖਦੇ ਹੁੰਦੇ ਸੀਗੇ ਉੱਥੇ ਵੀ ਕੀੜੀਆਂ ਆਕੇ

ਨਾਰੀਅਲ ਵਗੈਰਾ ਚੀਨੀ

ਹਾਂ ਹਾਂ ਤੇ ਇੱਕ ਦਿਨ ਸਾਰੇ ਨਾ ਮਤਲਬ ਕੀ ਹਨਾ ਰਾਤ ਨੂੰ ਜਾਂਦੇ ਹੁੰਦੇ ਸੀਗੇ

ਤੇ ਹਾਂ ਤੇ ਰਾਤ ਨੂੰ ਇਹਨਾ ਨੂੰ ਡਰ ਵੀ ਲੱਗਦਾ ਹੁੰਦਾ ਸੀਗਾ ਵੀ ਕੋਣ ਕੋਈ ਹੋਵੇ ਨਾ ਇੱਥੇ ਮਤਲਬ ਕੀ ਇੱਥੇ

ਹਾਂਜੀ ਹਾਂਜੀ ਤੇ ਡਰ ਵੀ ਜਾਂਦੇ ਆ ਹਨਾ ਸਾਰੇ ਜਣੇ ਜਦ ਇੱਕ ਦੂਜੇ ਨੂੰ ਵੇਖਦੇ ਏ ਫਿਰ ਹੋਰ shocked ਹੋ ਜਾਣੇ ਏ

ਪਹਿਲਾਂ ਮਿੱਟੀ ਫੁੱਕ ਅਹ ਫੁੱਕ ਮਾਰਨੀ ਹੈ ਕਿਸੀ ਨੇ ਫਿਰ ਜਦੋਂ ਐਮੀ ਵਿਰਕ ਕਹਿੰਦਾ ਹੁੰਦਾ ਕੀ ਅਹ ਮੂਹਰੇ ਆਉਂਦਾ ਹੁੰਦਾ ਕੋਈ ਬੰਦਾ ਉਹ ਉਹਨੂੰ ਕਹਿੰਦਾ ਹੁੰਦਾ ਵੀ ਫੂਕ ਮਾਰ ਦੇ ਮਿੱਟੀ ਨੂੰ ਉਹ ਕਹਿੰਦਾ ਹੁੰਦਾ

ਵੀ ਫੂਕ ਨਹੀਂ ਮਾਰਨੀ ਹੈਗੀ ਜਿਹੜਾ ਕਿਸਮਤ ਚ ਹੈਗਾ ਉਹ ਮਿਲਜੁਗਾ ਜਿਹੜਾ ਨਹੀਂ

ਮਤਲਬ ਕੀ ਹਨਾ ਮਤਲਬ ਕੀ ਬਾਅਦ ਚ ਉਹ ਐਮੀ ਵਿਰਕ ਨਾ ਆਪਣੇ ਨਾ collage hostel ਵਗੈਰਾ ਹੁੰਦਾ ਜਿਹੜਾ collage ਹੁੰਦੇ ਉੱਥੇ ਲੰਘ ਜਾਂਦਾ ਹੁੰਦਾ ਤੇ

ਨਾ ਮਤਲਬ ਕੀ ਇੱਕ ਕੁੜੀ ਨਾ ਉਹਦੀ friend ਉਸਦੀ classmate ਵਗੈਰਾ ਹੁੰਦੀ ਹੈ ਨਾ or ਉਹਦਾ ਨਾ birthday ਹੁੰਦਾ ਉਹਦ birthday party ਤੇ ਜਾਂਦਾ ਹੁੰਦਾ ਹਨਾ ਤੇ ਉਹ birthday party ਤੇ ਜਾਂਦਾ ਹੁੰਦਾ ਤੇ ਉਹ ਕੁੜੀ ਨੂੰ ਦੱਸਦਾ ਹੁੰਦਾਕਹਿੰਦਾ ਮੇਰੀ friend birthday ਆ ਤੇ ਹਨਾ

ਉਹ ਪੁੱਛਦੀ ਹੁੰਦੀ ਆ ਕੁੜੀ ਉਹਨੂੰ ਵੀ ਹਨਾ ਮਤਲਬ ਕੀ birthday ਤੇ ਕੀ ਕਰਦੇ ਹੁੰਨੇ ਹੋ ਤੁਸੀਂ ਵੀ ਮੈਂ ਤਾਂ ਕਦੇ

ਸੁਣਿਆ ਨਹੀਂ ਹੈਗਾ ਕਦੇ ਦੇਖਿਆ ਵੀ ਹੈਗਾ ਵੀ ਕਿ ਕਹਿੰਦੇ ਕਿਹਨੂੰ ਕਹਿੰਦੇ birthday ਹਨਾ ਤੇ ਫਿਰ ਐਮੀ ਵਿਰਕ ਜਿਹੜਾ ਐਮੀ ਵਿਰਕ ਹੁੰਦਾ ਉਹਨੂੰ ਸਮਝਾਉਂਦਾ ਹੁੰਦਾ ਵੀ ਹਨਾ ਹਾਂ ਵੀ ਹਾਂ cake ਕੱਟਦੇ ਹੁੰਦੇ ਨੇ ਉਹਦੇ ਉੱਤੇ ਮੋਮਬਤੀਆਂ ਲਾ ਕੇ ਅਸੀਂ ਹਨਾ ਫੂਕ ਮਾਰ ਦੇ ਆ ਤੇ cake ਕੱਟਦੇ ਹੁੰਨ ਆ ਹਨਾ

ਹਾਂ ਹਾਂ ਤੇ ਉਹ cake ਬਾਰੇ ਪੁੱਛਦੀ ਹੁੰਦੀ ਆ ਤੇ ਕਹਿੰਦੀ ਆ ਵੀ ਕਦੇ ਮੈਂ ਤਾਂ ਖਾਧਾ ਵੀ ਨਹੀਂ ਨਾ ਮੈਂ ਕਦੇ ਦੇਖਿਆ ਵੀ ਹਨਾ cake ਕਿਵੇਂ ਦਾ ਹੁੰਦਾ ਹਨਾ ਤੇ ਫਿਰ ਐਮੀ

ਤੇ ਫਿਰ ਉਹ ਨਾ ਉਹਨੂੰ pastry ਬਾਰੇ ਵੀ ਨਹੀਂ ਕੁੱਝ ਪਤਾ ਹੁੰਦਾ ਹਨਾ ਤੇ ਉਹ ਪੁੱਛਦੀ ਹੁੰਦੀ ਆ ਤੇ ਉਹ ਕਹਿੰਦਾ ਹੁੰਦਾ ਵੀ ਕਹਿੰਦਾ ਵੀ ਹਨਾ pastry ਲਿਆ ਕੇ ਦੂੰਗਾ ਵੀ ਤੂੰ ਉਹ ਖਾਲੀ ਹਨਾ ਫਿਰ ਉਹ ਪੁੱਛਦੀ ਹੁੰਦੀ ਆ ਵੀ pastry ਕੀ ਹੁੰਦੀ ਆ ਹਨਾ ਤਾਂ ਉਹ ਕਹਿੰਦਾ ਹੁੰਦਾ ਵੀ ਹਨਾ pastry ਵੀ ਨਾ cake ਵਰਗੀ ਹੁੰਦੀ ਆ ਉਹ ਮਤਲਬ ਵੀ ਛੋਟੇ peace ਹੁਣੇ ਉਹਦੇ ਕਰੇ ਹੋਏ

ਲੈ ਕੇ ਆਂਦਾ ਹੁੰਦਾ ਹਾਂ ਜਦੋ cake ਲੈਕੇ ਆਉਂਦਾ ਹੁੰਦਾ ਉਹਦੇ ਵਾਸਤੇ ਤੇ ਫਿਰ ਉਹ ਕੁੜੀ cake ਖਾਂਦੀ ਹੁੰਦੀ ਆ ਤੇ ਉਹ ਕਹਿੰਦੀ ਹੁੰਦੀ ਆ ਵੀ ਵੀ ਮੇਰਾ ਵੀ ਮੂੰਹ ਮਿੱਠਾ ਕਰਲਾ ਤੂੰ ਵੀ ਮੇਰਾ ਮੰਗਣਾ ਹੋ ਗਿਆ ਉਹ ਮੰਨਦਾ ਨੀ ਹੁੰਦਾ ਹੈਗਾ ਵੀ ਨਹੀਂ ਵੀ ਤੂੰ ਝੂਠ ਬੋਲ

ਹਾਂ ਫਿਰ ਉਹਨੂੰ ਲੱਗਦਾ ਹੁੰਦਾ ਵੀ ਮਜ਼ਾਕ ਕਰਦੀ ਆ ਫਿਰ ਉਹਦਾ ਮੰਗਣਾ ਹੋ ਜਾਂਦਾ ਤੇ ਫਿਰ ਉਹ ਫਿਰ ਚੱਲ ਜਾਂਦਾ ਵਾਪਿਸ ਵੀ ਹਾਂ ਵੀ ਜਲਦੀ ਤੋਂ ਮੈਨੂੰ job ਮਿਲਜੁ ਗੀ ਪਰ ਉਹ ਆਪਣਾ ਸੁਪਨਾ ਪੂਰਾ ਕਰਨ ਜਾਂਦਾ ਹੁੰਦਾ

ਮਤਲਬ ਕੀ ਹਨਾ

ਕਹਿੰਦਾ ਹੁੰਦਾ ਵੀ ਹਾਂ ਚੱਲ ਹੁਣ ਉਹ ਚਲਾ ਜਾਂਦਾ ਵਾਪਿਸ ਤੇ ਉਹ ਕੁੜੀ ਜਿਹੜੀ ਹੁੰਦੀ ਏ ਨਾ ਜਾਣ ਲੱਗੇ ਉਹਨੂੰ ਅਪਣਾਉਂਦੀ ਹੁੰਦੀ ਆ

ਤੇ ਉਹ ਕਹਿੰਦਾ ਹੁੰਦਾ ਵੀ ਨਾ ਵੀ ਕੀ ਕਹਿੰਦਾ ਵੀ ਫਿਰ ਉਹ ਆ ਲੈ ਜਾਂਦਾ ਹੁੰਦਾ ਚੂੜੀਆਂ ਉਹ ਹਨਾ ਤੇ ਮਤਲਬ ਕੀ ਉਹ ਹਨਾ ਚੰਗੀ ਤਰ੍ਹਾਂ ਪੜ੍ਹਾਈ ਕਰਦਾ ਹੁੰਦਾ ਹਨਾ ਉੱਧਰ ਕੁੜੀ ਦਾ ਵਿਆਹ ਹੁੰਦਾ

ਉਹ ਨਾ ਮਤਲਬ ਕੀ ਉੱਥੇ ਆਉਂਦੇ ਹੁੰਨੇ ਆ ਸਾਰੇ ਮਤਲਬ ਕੀ ਉਹਨੂੰ ਵਿਆਹ ਚ ਉਹਦੇ ਉਹਨੂੰ friend ਨੂੰ ਫੋਨ ਕਰਦਾ ਹੁੰਦਾ ਵੀ ਨਾ ਵੀ ਮੇਰੀ ਇੱਕ ਵਾਰ ਨਾ ਉਹਦੇ ਨਾਲ ਗੱਲ ਕਰਵਾਦੇ ਕੁੜੀ ਨਾਲ ਵੀ ਮੈਂ ਉਹਦੇ ਨਾਲ ਗੱਲ ਕਰਨੀ ਆ ਤੇ ਉਹ ਨਾ ਉਹਦੀ ਗੱਲ ਕਰਵਾਉਂਦਾ ਹੁੰਦਾ ਹਨਾ ਤੇ ਉਹ ਕੁੜੀ ਵੀ ਜਿਹੜੀ ਵੀ ਨਾ ਉਹ ਉਹਨੂੰ ਐਮੀ ਵਿਰਕ ਨੂੰ ਕਹਿੰਦੀ ਹੁੰਦੀ ਆ ਵੀ ਹਨਾ ਕਹਿੰਦੀ ਮੈਂ ਨਾ ਆਪਣੇ ਸੋਹਰਿਆਂ ਦੇ ਪਿੰਡ ਮਿਲੂਂਗੀ ਤੈਨੂੰ ਨਾ ਪੇਟੀਆਂ ਆਲੇ ਅੰਦਰ ਪੋਚਾ ਲਾਉਂਦੀ ਹੋਈ ਨਾ ਉਹ ਕਹਿੰਦੀ ਉੱਥੇ ਆਜੀ ਹਨਾ ਫਿਰ ਹਨਾ ਐਮੀ ਵਿਰਕ

ਹਾਂ ਫਿਰ ਨਾ ਜਿਹੜੀ ਪੇਟੀ ਉੱਥੇ ਉਹਦੇ ਘਰ ਆ ਉੱਥੇ ਹੀ ਰਹਿੰਦੀ ਹੁੰਦੀ ਆ ਨਾ ਦੋ ਤਿੰਨ ਦਿਨ ਨਾ ਉਹ ਨਾ ਉਥੇ ਮਤਲਬ ਕੀ ਠੰਡ ਵੀ ਬਹੁਤ ਹੁੰਦੀ ਆ ਹਨਾ ਮਤਲਬ ਕੀ ਉਹ ਪੇਟੀ ਥੱਲੇ ਇੰਨੀ ਠੰਡ ਚ ਰਿਹੰਦੀ ਹੁੰਦੀ ਹਨਾ ਥੱਲੇ ਫਰਸ਼ ਤੇ ਹਨਾ ਮਤਲਬ ਕੀ ਬਹੁਤ

ਹਾਂਜੀ ਉਹਨਾ ਨੂੰ ਉਹਦੇ ਉਹ ਲੈ ਕੇ ਪੈਂਦੀ ਹੁੰਦੀ ਸੀਗੀ ਹਨਾ ਤੇ

ਆਉਂਦਾ ਹੁੰਦਾ ਤੇ ਹਨਾ ਉਹਨੂੰ ਮਤਲਬ ਉਹ ਉਹਦਾ ਮੰਗੇਤਰ ਟੱਕਰ ਜਾਂਦਾ ਤੇ ਫਿਰ ਬਹੁਤ ਲੜਾਈ ਪੈਂਦੀ ਉਹਨਾ ਦੀ ਤੇ ਫਿਰ ਜਦੋਂ ਐਮੀ

ਵਾਪਿਸ ਜਾਂਦਾ ਉਹ ਥੱਲੇ ਪੇਟੀ ਦੇ ਨਿੱਚੇ ਦੇਖਣ ਲਈ ਉੱਥੇ ਹੀ ਪਈ ਸੀਗੀ ਫਿਰ ਉਹ ਬੇਹੋਸ਼ ਹੋਈ ਹੁੰਦੀ ਆ ਤੇ ਉਹਨੂੰ ਕੱਢ ਦੇ ਹੁਨੇ ਆ ਪੇਟੀ ਦੇ ਨਿੱਚੇ ਤੋਂ ਫਿਰ ਉਹਨੂੰ ਪਾਣੀ ਵਗੈਰਾ

ਉਹ ਹੋਸ਼ ਚ ਆਉਂਦੀ ਆ ਤੇ ਫਿਰ ਉਹ ਇਕੱਠੇ ਹੋਕੇ ਉੱਥੇ ਚਲ ਜਾਂਦੇ ਹੁੰਦੇ ਆ ਆਪਣੇ ਤਾਈ ਤਾਇਆ ਕੋਲ ਤੇ ਫਿਰ ਉਹਦੀ ਤਾਈ

ਬੋਲਦੀ ਆ ਪਰ ਤਾਇਆ ਜਿਹੜਾ ਉਹਦਾ ਬੋਲਦਾ ਨੀ ਹੈਗਾ ਕੁਝ ਵੀ ਤੇ ਉਹ ਕਹਿੰਦਾ ਹੁੰਦਾ ਵੀ ਚੱਲ ਵਧੀਆ ਕੀਤਾ ਤੁਸੀਂ

ਆਪਣੀ ਕੁੜੀ ਨੂੰ ਵੇਚਣ ਲੱਗੇ ਸੀਗੇ ਤੇ ਫਿਰ ਜਿਹੜੀ ਉਹਦੀ ਤਾਈ ਆ ਉਹ ਉਹ ਵੀ ਮਤਲਬ ਬਾਅਦ ਚੋਂ ਠੀਕ ਜੀ ਹੋ ਜਾਂਦੀ ਆ ਮਤਲਬ ਵੀ ਉਹ ਕਹਿੰਦੀ ਹੁੰਦੀ ਆ ਵੀ ਵੀ ਅਸੀਂ ਤੇਰੇ ਨਾਲ ਬਹੁਤ ਬੁਰਾ ਕੀਤਾ ਵੀ ਅਸੀਂ ਤੈਨੂੰ ਵੇਚਣ ਲੱਗੇ ਸੀਗੇ ਵੀ ਤੂੰ ਤਾਂ ਇਹ

ਅੱਸੀ ਹਜ਼ਾਰ ਚ ਉਹਨੂੰ ਵੇਚਦੇ ਹੁੰਦੇ ਸੀਗੇ ਅੱਸੀ ਪਤਾ ਨਹੀਂ ਨੱਬੇ ਹਜ਼ਾਰ ਚ

ਚਲੋ ਫਿਰ ਉਹ ਦੋਨਾਂ ਦਾ ਵਿਆਹ ਹੋ ਜਾਂਦਾ ਫਿਰ ਉਹ ਆਪਣੇ ਸੁਪਨੇ ਪੂਰੇ ਕਰ ਲੈਂਦੇ ਆ ਤੇ ਬਾਅਦ ਚ ਉਹ ਉਹ ਬਣ

ਅਹ ਫ਼ੋਜੀ ਬਣ ਕੇ ਆਉਂਦਾ ਹੁੰਦਾ

ਮੈਨੂੰ ਬਹੁਤ ਵਧੀਆ ਲੱਗੀ ਤੇ ਉਸ ਚ ਇਸ ਉਸ ਚ film ਚ ਉਹਨਾ ਨੇ ਸਾਨੂੰ ਦੱਸਿਆ ਵੀ ਹਾਂ ਆਪਣੇ ਸੁਪਨੇ ਮਾਰਨੇ ਨਹੀਂ ਚਾਹੀਦੇ ਪੂਰੇ ਕਰਨੇ ਚਾਹੀਦੇ ਨੇ

hello JP hospital how can i help you ਹਾਂਜੀ ਸਤਿ ਸ਼੍ਰੀ ਅਕਾਲ ਜੀ ਅਹ JP hospital ਤੋ ਬੋਲ ਰਹੇ ਹੋ ਤੁਸੀਂ

ਹਾਂਜੀ ਹਾਂਜੀ ਮੈਂ ਹਰਿੰਦਰ ਕੌਰ ਬੋਲ ਰਹੀ ਆਂ ਤੇ actually ਮੈਂਨੂੰ ਨਾ ਅਹ cardio ਵਾਸਤੇ ਡਾਕਟਰ ਜੀ ਦੇ ਬਾਰੇ ਪੁੱਛਣਾ ਸੀ ਅਭਿਨਵ ਗੁਪਤਾ ਦੇ ਬਾਰੇ ਚ information ਚਾਹੀਦੀ ਸੀ ਕੀ ਉਹ ਅੱਜ available ਹੋਣਗੇ

thirty to eight o clock available ਹੈ ਨੇ ਅੱਜ

but ਅਹ ਉਹਨਾ ਦੀਆਂ appointments ਅੱਜ ਸਾਰੀਆ ਬੁੱਕ ਨੇ ਅਗਰ ਤੁਸੀਂ ਅੱਜ walk in ਆਣਾ ਚਾਹੁੰਦੇ ਹੋ ਤੇ ਉਹ ਤੁਸੀਂ ਆ ਸਕਦੇ ਓ

ਹਾਂਜੀ ਤੇ actually mam ਮੈਂ ਨਾ ਥੋੜੀ ਜੀ information ਤੁਹਾਡੇ ਤੋਂ ਜਾਨਣਾ ਚਾਹੰਦੀ ਸਾਂ ਅਹ ਮੇਰੇ husband ਨੂੰ ਥੋੜੀ heart ਦੀ problem ਹੋ ਗਈ ਸੀ ਤੇ ਮੈਂਨੂੰ prefer ਕੀਤਾ ਉਹਨਾ ਦੇ ਅਭਿਨਵ ਗੁਪਤਾ ਦੇ ਬਾਰੇ ਡਾਕਟਰ ਦੇ ਬਾਰੇ ਚ ਕੀ ਬਹੁਤ ਅੱਛੇ ਨੇ ਤੇ ਮੈਂ ਉਹਨਾਂ ਨੂੰ ਨਾ ਆਪਣੇ ਇਹਨਾ ਦੇ ਮਤਲਬ heart ਦੇ according ਕੁੱਝ ਉਹਨਾ ਨੂੰ checkup ਕਰਾਣਾ ਚਾਹੰਦੀ ਸਾਂ ਤੇ ਮੈਂਨੂੰ ਤੁਸੀਂ ਕੁੱਝ ਉਹਨਾ ਦੇ ਬਾਰੇ ਦੱਸ ਪਾਓਗੇ ਕੀ ਉਹ stunt ਵਗੈਰਾ ਅਗਰ ਪੁਆਣਾ ਹੋਏ ਤੇ ਉਹ ਡਾਕਟਰ ਸਹੀ ਰਹਿਣਗੇ ਉਹਨਾ ਦਾ ਹੱਥ ਸਾਫ਼ ਹੈ ਤੇ ਮੈਂਨੂੰ ਕੁੱਝ ਅਹ ਕੁੱਝ ਮੈਂਨੂੰ ਚਾਨਣਾ ਪਾਓ ਉਹਨਾ ਦੇ ਬਾਰੇ ਚ ਕੁੱਝ mam ਮੈਂ ਤੁਹਾਡਾ ਪੂਰਾ concern ਸਮਝਦੀ ਆਂ ਕਿਉਂਕਿ heart ਦੀ ਜਿਹੜਾ problem ਹੁੰਦੀ ਏ ਉਹ ਕੋਈ ਛੋਟੀਆਂ problems ਨਹੀਂ ਆ

ਬਿਲਕੁਲ ਫਿਕਰ ਨਾ ਕਰੋ ਡਾਕਟਰ ਅਭਿਨਵ ਬਹੁਤ ਜਿਆਦਾ experienced ਡਾਕਟਰ ਹੈਗੇ ਨੇ

ਦੇ ਵੀ ਕੋਈ ਉਹਨਾ ਨਾਲ obviously contacts ਰਹੇ ਹੋਣਗੇ ਜਾਂ ਉਹਨਾ ਨੇ ਵੀ ਉਹਨਾ ਕੋਲੋਂ ਕੁੱਝ ਤੇ ਇਲਾਜ਼ ਕ਼ਰਵਾਇਆ ਹੋਏਗਾ

ਤਾਂਹੀਂ ਤੁਹਾਨੂੰ refer ਕੀਤਾ ਇੱਕ good will ਕਰਕੇ

worry ਅਹ ਬਹੁਤ ਅੱਛੇ ਡਾਕਟਰ ਨੇ and you will be in safe hands ਐਸਾ ਕੁੱਝ ਵੀ ਤੁਹਾਨੂੰ ਘਬਰਾਣ ਦੀ ਜ਼ਰੂਰਤ ਨਹੀਂ ਹੈ ਹਰ ਤਰ੍ਹਾਂ ਦੇ procedures ਉਹ ਕਰਦੇ ਨੇ okay actually ਮੈਂਨੂੰ stunt ਲਈ ਕਈ ਡਾਕਟਰ ਨੇ refer ਕੀਤਾ ਪਰ ਮੈਂ ਚਾਹ ਰਹੀ ਸੀ ਕੀ ਮੈਂ ਇੱਕ ਵਾਰੀ ਉਹਨਾ ਨੂੰ ਬਹੁਤ ਨਾਮ ਸੁਣਿਆ ਉਹਨਾ ਦਾ ਉਹਨਾ ਨੂੰ ਵੀ ਇੱਕ ਵਾਰੀ ਦਿਖਾਦਾ

stunt ਦੇ according ਜੋ ਵੀ ਹੈ ਜਾਂ ਨਹੀਂ ਹੈ ਤੇ ਮੈਂਨੂੰ ਥੋੜਾ ਜਾ ਨਾ ਕੋਈ ਉਹਨਾ ਦੀ dairy ਚੋਂ ਜੋ ਵੀ ਉਹਨਾ ਦਾ ਹੈ ਮੇਨੂੰ time ਦੱਸੋਗੇ ਖੁੱਲਾ time ਮੈਂਨੂੰ ਕਿਸ time ਦੇ ਪਾਣਗੇ ਉਹ ਅਹ mam ਅਗਰ ਤੁਹਾਨੂੰ appointment ਚਾਹੀਦੀ ਏ ਤੇ ਫੇਰ actually ਅੱਜ ਦੇ ਸਾਡੇ ਸਾਰੇ slots full ਨੇ

ਪਰ ਅਹ ਕੱਲ five o clock ਤੱਕ slot available ਹੈ ਅਗਰ ਤੁਸੀਂ ਕਹਿੰਦੇ ਹੋ ਤਾਂ ਉਹ ਮੈਂ ਤੁਹਾਡਾ ਬੁੱਕ ਕਰ ਦਿੰਨੀ ਆ

ਉਹਨਾ ਦੀ five hundred ਏ ਜੀ ਅੱਛਾ ਜੀ ਤੇ ਮਤਲਬ ਉਹ ਇੱਕ ਮਤਲਬ second time ਵੀ chargeable ਨੇ ਜਾਂ ਉਹਨਾ slip ਵਿੱਚ ਹੀ second time ਵੀ ਦੇਖਦੇ ਨੇ mam actually as per hospital policies ਅਗਰ ਤੁਸੀਂ one week ਦੇ ਅੰਦਰ ਅੰਦਰ ਆਉਂਦੇ ਓ ਤੇ ਤੁਹਾਨੂੰ ਕੋਈ ਵੀ consultation fees ਦੁਬਾਰਾ ਨਹੀਂ ਲੱਗੇਗੀ one week ਤੋਂ ਬਾਅਦ ਅਗਰ ਤੁਸੀਂ ਆਉਂਦੇ ਓ ਤਾਂ ਫੇਰ consultation fees ਜਿਹੜੀ ਏ ਉਹ ਦੁਬਾਰਾ ਦੇਣੀ ਪੈਂਦੀ ਏ ਤੇ ਇਹ ਮੈਂ just ਇੱਕ clear ਕਰਦਾ ਇਹ consultation fees ਏ ਅਗਰ by chance sir ਕੋਈ test advice ਕਰਦੇ ਨੇ ਜਾਂ ਜੋ ਵੀ medicines ਤੁਹਾਨੂੰ ਉਹ ਲਿਖ ਕੇ ਦੇਣਗੇ ਉਹ separate ਹੋਏਗਾ okay mam ਤੇ ਅਹ test ਵਗੈਰਾ ਵੀ ਸਭ hospital ਦੇ ਅੰਦਰ available ਨੇ ਕੇ ਮੈਨੂੰ ਬਾਹਰ ਜਾਂ ਕੇ ਕਿੱਥੋ ਇਹ ਕਰਵਾਣੇ ਪਏਗੇ ਪਰ ਮੈਂ actually ਬਾਹਰੋਂ ਆਈ ਪਈ ਆ ਤੇ ਮੈਂ ਇੱਥੇ ਮੈਨੂੰ ਜਿਆਦਾ ਜਾਣਦੀ ਨਹੀਂ ਤੇ ਫ਼ਿਰ ਮੈਂ ਚਾਹ ਰਹੀ ਸੀ ਕੀ ਮੈਂ ਉਸ hospital ਜਾਵਾਂ ਜਿੱਥੇ ਸਭ test ਉਹਨਾ ਦੇ ਅੰਦਰ hospital ਦੇ ਅੰਦਰ ਹੀ ਹੋ ਜਾਣ ਮੈਨੂੰ ਬਾਹਰ ਕਿੱਥੇ ਵੀ test ਲਈ ਜਾਣਾ ਪਏ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ mam ਸਾਡੇ ਕੋਲ ਇੱਥੇ ਹਰ ਇੱਕ facility ਹੈ